ਤੇ ਮੈਂ ਕਿਹਾ ਸੱਸੀ ਨੂੰ ਕਿਹਾ ਸੀ ਮੈਂ ਕਿਹਾ ਲੈ ਲਈ ਤੂੰ ਤੇ ਤੂ ਆਪਣਾ ਕੋਕਾ ਲੈ ਆਵੀਂ ਜਾ ਕੇ ਆਹੋ, ਇਹੀ ਆ ਜਿਹੜਾ ਧੀ ਪੁੱਤ ਸਾਂਬਦਾ ਨਾ ਤਾਈ ਤੇ ਅੱਸੀ ਵੀ ਤਾਂ ਓਹਦਾ ਹੀਂ ਸੋਚਦੇ ਆ ਜਹਿੜੇ ਧੀ ਪੁੱਤ ਨੇ ਤਿਊੜੀਆ ਪਾਉਣੀਂਆ ਮੱਥੇ ਦੇ ਉੱਤੇ, ਦੇਖ, ਮਾਂ ਬਾਪ ਨੇ ਮਾਂ ਦੇ ਪੇਟ ਤੋਂ ਹੀਂ ਮਾਂ ਬੱਚੇ ਨੂ ਸਾਂਭਦੀ ਆ ਤੇ ਬਾਪ ਦੀਆ ਓਸੇ ਦਿਨ ਤੋਂ ਹੀਂ ਉਹਦੀਆ ਜਰੂਰਤਾਂ ਉਹਦੀਆ ਖਵਾਇਸ਼ਾਂ ਨੂੰ ਸੋਚਣ ਲੱਗ ਪੈਂਦਾ ਕਿ ਮੈਂ ਅਪਣੇ ਬੱਚਿਆ ਨਾਲ ਆਹ ਕਰਾਂਗਾ ਅਪਣੇ ਬੱਚੇ ਨੂ ਆਹ ਬਣਾਵਾਗਾ ਇੱਦਾਂ ਕਰਾਂਗਾ ਓਦਾ ਕਰਾਂਗਾ ਇੱਦਾਂ ਦੇ ਕੱਪੜੇ ਲੈ ਕੇ ਦਵਾਂਗਾ ਤੇ ਜਦੋਂ ਵੱਡੇ ਹੋ ਜਾਂਦੇ ਬੱਚੇ ਉਦੋਂ ਬਦਲ ਜਾਂਦੇ

ਮਾਂ ਨੂ ਨੀ ਸਾਂਬਦਾ ਕੋਈ ਵੀ ਠੀਕ ਆ ਤੇ ਉਹ ਗੱਲ ਆ ਸੰਸਕਾਰ ਦੀਆ ਗੱਲਆ ਹੁੰਦੀਆ ਜਿਦਾਂ ਦਾ ਅਸੀਂ ਬੀਜਾਂਗੇ ਓਦਾ ਦਾ ਵੱਡਦੇ ਅੱਗੇ ਤੇ ਅੱਜ ਕੱਲ੍ ਜਿਹਨਾਂ ਨੇ ਚੰਗਾ ਬੀਜਿਆ ਵੀ ਹੁੰਦਾ ਨਾ ਓਹਨਾਂ ਨੂ ਵੀ ਨੀ ਵਡਾਉਂਦਾ ਵਿਚਾਰਿਆ ਨੂ ਲਹੂ ਹੀਂ ਪੁੱਤ ਸਫੇਦ ਹੋ ਗਿਆ ਓਹੀ ਤੇ ਹੈਗਾ ਹੁਣ ਦੇਖਲੋ ਤੁਹਾਡੇ ਸਾਹਮਣੇ ਹੀਂ ਐ ਡੈਡੀ ਮੰਮੀ ਹੁਣੀ ਸਾਰੇ ਵੱਡੇ ਬਜ਼ੁਰਗ ਵੀ ਦੱਸਦੇ ਆ ਕਹਿੰਦੇ ਵੀ ਤੁਹਾਡੇ ਮਾਂ ਬਾਪ ਨੇ ਦਾਦੀ ਬਾਬੇ ਨੇ ਸਾਂਭਿਆ ਹੈਨਾ ਕਿ ਚਲੋ ਅਸੀਂ ਤਾਂ ਬੱਚੇ ਸਾਂਭਣ ਡਏ ਆ ਕਿ ਪਰ ਜਿਹੜਾ ਸਾਡਾ ਵੱਡਾ, ਪੁੱਤ ਲਾਲੋ ਧੀ ਲਾਲੋ ਉਹ ਹੀਂ ਗਲਤ ਹੋਗਿਆ ਤੇ ਬਾਕੀ ਬੱਚਿਆ ਨੂ ਵੀ ਲੋਕਾਂ ਨੇ ਗਲਤ ਹੀਂ ਕਹਿਣਾ ਇਹ ਤਾਂ ਹੈ ਈ ਆ

ਕਹਿੰਦੇ ਇੱਜ਼ਤ ਬਣਾਉਣੀ ਬੜੀ ਔਖੀ ਆ ਪੂਰੀ ਉਮਰ ਲੱਗ ਜਾਂਦੀ ਤੇ ਇੱਜ਼ਤ ਖਰਾਬ ਕਰਨ ਇੱਕ ਸੈਕਡ ਨੀ ਲੱਗਦਾ ਲਾਉਣ ਲੱਗਿਆ ਦਾ ਮਿੰਟ ਨੀ ਲਗ਼ਦਾ ਅਗਲੇ ਲਾਹ ਕੇ ਓਹ ਮਾਰਦੇ ਤੁਹਾਡੇ ਸਾਹਮਣੇ ਆ ਕਿੱਥੇ ਮੇਰਾ ਪੁੱਤ ਨੂ ਕਿਸੀ ਨੇ ਗੱਲ ਕਰਨ ਦਿੰਦੇ ਡੈਡੀ ਜੀ ਤੁਹਾਡੇ ਸਾਹਮਣੇ ਈ ਆ ਤੇ ਇੱਥੇ ਆ ਕੇ ਇਹਨੇ ਸਾਡਾ ਕੀ ਕੀ ਕਰਵਾਤਾ ਤੇ ਮੈਂ ਕਿਸੀ ਨੂ ਗੱਲ ਨੀ ਕਰਨ ਦਿੰਦੀ ਤੇ ਮੈਂ ਕਹਿੰਦੀ ਲੋਕਾਂ ਦੇ ਫੈਸਲੇ ਮੈਂ ਕਰਦੀ ਤੇ ਮੇਰੇ ਘਰ ਦਾ ਈ ਨੀ ਹੋਇਆ ਮੇਰੇ ਕੋਲੋਂ ਹੈਂ

ਓਹੀ ਗੱਲ ਆ ਕੀ ਅੱਜ ਦਾ ਓਹੀ ਤੁਹਾਡੇ ਵਾਲੀ ਗੱਲ ਹੋਗੀ ਵੀ ਖੂਨ ਹੀਂ ਸਫੇਦ ਹੋਗਿਆ ਆ ਮੈਂ ਕਹਿੰਦੀ ਤੂ ਪੁੱਛ ਹੀਂ ਕੁਸ਼ ਨਾ ਐਵੈ ਈ ਖੂਨ ਸਫੇਦ ਈ ਐ ਤੇ ਤਾਂ ਹੀਂ ਇੱਦਾਂ ਦੀਆ ਗੱਲਾ ਹੁੰਦੀਆ ਆ ਪਹਿਲੇ ਕਿਸੇ ਪਹਿਲੇ ਪਿੰਡ ਦੀ ਧੀ ਭੈਣ ਕਿਤੇ ਕੋਈ ਜਾਂਦਾ ਸੀ ਤਾਂ ਪਿੰਡ ਦੀ ਧੀ ਭੈਣ ਮਿਲ ਜਾਂਦੀ ਸੀ ਤਾਂ ਉਹਨੂ ਆਪਣੀ ਧੀ ਭੈਣ ਸਮਜਦੇ ਸੀ ਲੋਕੀਂ ਤੇ ਅੱਜ ਕੱਲ੍ ਸਕੀ ਨਾਲ਼ ਦੀ ਜਂਮੀ ਨੂੰ ਨੀ ਸਮਜਦਾ ਕੋਈ ਇਹ ਤਾਂ ਹੈ ਹੀਂ, ਹੁਣ ਵੀ ਤਾਂ ਦੇਖਲਾ ਸਾਡੇ ਓਦਰ ਮੇਰੇ ਮਾਪਿਆ ਵੱਲ ਸੀ ਸਾਡੇ ਓਦਰ ਪਤਾ ਕਿੱਦਾਂ ਉਹਨਾਂ ਦੇ ਜੇ ਗਰੀਬ ਜਿਹੜੇ ਆ ਨਾ ਉਹਨਾਂ ਦੀਆ ਧੀਆ ਭੈਣਾ ਜੇ ਘਰਾਂ ਚ ਕੰਮ ਵੀ ਕਰਦੇ ਤਾਂ ਉਹ ਖੁਦ ਰੱਖ ਲੈਂਦੀਆ ਜਨਾਨੀਆ ਸਾਡੇ ਮੁੰਡਾ ਤੇ ਕੋਈ ਲੱਭਦਾ ਨੀ ਪਿੰਡ ਚ ਬੁੱਢੇ ਤੇ ਬੁੱਢੀਆ ਬੁੱਢੀਆ ਈ ਆ ਚੱਲ ਮੈਂ ਕਰਦੀ ਤੁਹਾਡੇ ਨਾਲ਼ ਗੱਲ ਪਾਣੀ ਪੀ ਲਵਾਂ ਹਾਂਜੀ ਮੈਂ ਆਪਣੀ friend ਆਪਣੀ ਯਾਰੀ ਦੋਸਤੀ ਦੇ ਬਾਰੇ ਬੋਲਣ ਜਾ ਰਿਹਾ ਹਾਂ ਕੀ ਮੇਰੀ ਜ਼ਿੰਦਗੀ ਦੌਰਾਨ ਯਾਰੀ ਦੋਸਤੀ ਦਾ ਕੀ role ਮੇਰੀ ਜ਼ਿੰਦਗੀ ਵਿੱਚ ਰਿਹਾ। ਕੀ ਉਹਨਾਂ ਨੇ ਕਿਰਦਾਰ ਅਦਾ ਕੀਤਾ ਮੇਰੀ ਜ਼ਿੰਦਗੀ ਚ ਮੇਰੀ ਜ਼ਿੰਦਗੀ ਚ ਬੜੇ ਯਾਰ ਦੋਸਤ ਘੱਟ ਤੋਂ ਘੱਟ ਵੀ

ਕੁਛਜ ਮੈਨੂੰ ਦੋਸਤੀ ਜੋ ਜਦੋਂ ਸਾਨੂੰ ਸਮਝ ਨੀ ਬਾਰਾਂ ਤੇਰਾਂ ਸਾਲ ਦੀ ਉਮਰ ਚ ਉਹ ਯਾਰ ਦੋਸਤਾਂ ਨੇ ਸਾਨੂੰ ਸਾਡੀ ਯਾਰੀ ਦੋਸਤੀ school ਦੌਰਾਨ ਪਈ ਤੇ ਯਾਰਾਂ ਦੋਸਤਾਂ ਨੇ ਸਾਨੂੰ ਸਿਗਰੇਟਤਾ ਪੀਣੀਆਂ ਸਿਖਾਈਆਂ ਤੇ ਸਾਡੇ ਘਰ ਵਾਲੇ ਰੋਕਦੇ ਦੇ ਸੀ ਕਿ ਯਾਰ ਦੋਸਤ ਸਹੀ ਨੀ ਹੈ। ਤੇ ਸਾਨੂੰ ਲਗਦਾ ਸੀ ਕਿ ਘਰ ਵਾਲੇ ਗਲਤ ਹੈ ਉਹ ਸਹੀ ਹੈ। ਸਾਨੂੰ ਉਸ time ਉਹ ਚੰਗੇ ਲੱਗਦੇ ਸੀ। ਉਹ ਯਾਰਾਂ ਦੋਸਤਾਂ ਨੇ ਸਾਨੂੰ ਸ਼ਰਾਬ ਪੀਣੀ ਸਿਖਾਈ, ਉਹ ਯਾਰਾਂ ਦੋਸਤਾਂ ਨੇ ਸਾਨੂੰ ਸਿਗਰੇਟਤਾ ਪੀਣੀਆਂ ਸਿਖਾਈਆਂ, ਉਹ ਯਾਰਾਂ ਦੋਸਤਾਂ ਨੇ ਸਾਨੂੰ ਭੰਗ ਪੀਣੀ ਸਿਖਾਈ, ਹੋਰ ਵੀ ਕਈ ਗਲਤ ਕੰਮ ਸਿਖਾਏ ਪਰ ਅਸੀਂ ਉਸ time ਸੋਚਦੇ ਸੀ ਕਿ ਸਾਡੇ ਸੱਚੇ ਯਾਰ ਇਹੋ ਹੀ ਆ। ਤੇ ਇਨ੍ਹਾਂ ਤੋਂ ਵੱਧ ਕੇ ਕੋਈ ਨਹੀਂ ਆ ਸਾਨੂੰ ਆਪਣੇ ਘਰ ਵਾਲੇ ਵੀ ਬੂਰੇ ਲੱਗਦੇ ਹੀ । ਘਰ ਵਾਲੇ ਕਹਿੰਦੇ ਰਹੇ ਆ ਤੁਸੀਂ ਗਲਤ ਬੰਦਿਆ ਨਾਲ ਘੁੰਮਦੇ ਹੋ, ਗਲਤ ਬੰਦਿਆ ਨਾਲ ਘੁੰਮਦੇ ਹੋ, ਪਰ ਸਾਨੂੰ ਲਗਦਾ ਸੀ ਕਿ ਨਹੀਂ, ਘਰ ਦੇ ਗਲਤ ਆ ਉਹ ਸਹੀ ਐ। ਇੰਨੀ ਸਮਝ ਨਹੀਂ ਉਮਰ ਕੱਚੀ ਸੀ ਪਰ ਆਪਾਂ ਇਹ ਗੱਲ ਸੋਚੀ ਹੌਲੀ ਹੌਲੀ ਜਦੋਂ ਚਾਰ ਪੰਜ ਸਾਲ, ਛੇ ਸਾਲ ਉਹਨਾਂ ਨਾਲ ਯਾਰੀ ਦੋਸਤੀ ਰਹੀ। ਸ਼ਰੀਰ ਦਾ ਨੁਕਸਾਨ ਹੁੰਦਾ ਦੇਖਿਆ, ਪੈਸੇ ਦਾ ਨੁਕਸਾਨ ਹੁੰਦਾ ਦੇਖਿਆ, ਰਿਸ਼ਤੇਦਾਰਾਂ ਨਾਲ ਸਾਡੇ relation ਖਰਾਬ ਹੋਏ ਕਿਤੇ ਨਾ ਕਿਤੇ ਉਹ ਗੱਲਾਂ ਨੇ ਸੋਚਣ ਲਈ ਮਜਬੂਰ ਕੀਤਾ ਕਿ ਨਹੀਂ ਕਿਤੇ ਨਾ ਕਿਤੇ ਅਸੀਂ ਗ਼ਲਤ ਹਾਂ, ਤੇ ਗਲਤ ਯਾਰੀ ਦੋਸਤੀ ਲਾ ਬੈਠੇ ਹਾਂ। ਬੜਾ ਸਮਝਾਉਣਾ ਸਾਨੂੰ ਘਰ ਦਿਆਂ ਨੇ, ਫਿਰ ਵੀ ਬੜਾ ਔਖਾ ਸੀ ਉਨ੍ਹਾਂ ਨੂੰ ਛਡਣਾ ਉਹ ਯਾਰ ਦੋਸਤਾਂ ਨੂੰ। ਉਹ ਯਾਰਾਂ ਦੋਸਤਾਂ ਨੂੰ ਛਡਣਾ ਏਨਾ ਕੁ ਔਖਾ ਸੀ ਨਾ ਘਰ ਵਾਲੇ ਨੇ ਕਈ ਵਾਰੀ ਸਾਡੇ ਰਿਸ਼ਤੇਦਾਰਾਂ ਨੇ, ਮੇਰੇ ਮਾਮੇ ਨੇ, ਬੜਿਆ ਨੇ ਮੰਮੀ ਨੇ ਮਾਰ ਕੁਟਾਈ ਕੀਤੀ। ਘਰੋਂ ਬਾਹਰ ਨੀ ਨਿਕਲਣ ਦੇਣਾ, ਡੱਕ ਦੇਣਾ, ਉਨ੍ਹਾਂ ਨਾਲ ਫਿਰਨ ਨੀ ਦੇਣਾ। ਫਿਰ ਉਨ੍ਹਾਂ ਨੂੰ ਘਰ ਬੁਲਾ ਲੈਣਾ, ਘਰ ਵਾਲਿਆਂ ਨੇ ਉਨ੍ਹਾਂ ਨੂੰ ਗਾਲਾਂ ਕਢਣੀਆਂ ਗਾਲਾਂ ਕਢਣੀਆਂ ਉਨ੍ਹਾਂ ਨੂੰ ਤਾਂ ਵੀ ਨੀ ਆਪਾਂ ਉਨ੍ਹਾਂ ਦਾ ਖੈੜਾ ਛੱਡਣਾ ਫਿਰ ਵੀ ਆਪਾਂ ਚੋਰੀ ਛਿਪੇ ਮਿਲਕੇ, ਗਲਤ ਕੰਮ ਕਰਨੇ। ਹੋਰ ਸਾਲ ਬੀਤਦੇ ਗਏ ਵੀਹ ਬਾਈ ਸਾਲ ਦੀ ਉਮਰ ਚ ਆਇਆ ਮੇਰੀ marriage ਹੋ ਗਈ ਫਿਰ ਵੀ ਯਾਰਾਂ ਦੋਸਤਾਂ ਨਾਲ ਗਲਤ ਨਾ ਗਲਤ ਯਾਰਾਂ ਦੋਸਤਾਂ ਨਾਲ connection ਰਹੇ ਮੇਲ ਜੋਲ ਰਿਹਾ ਗਲਤ ਯਾਰਾਂ ਦੋਸਤਾਂ ਨਾਲ, ਪਰ ਫਿਰ ਵੀ ਘਰ ਵਾਲੇ ਸਾਨੂੰ ਸਮਝਾਉਂਦੇ ਰਹੇ ਸਮਝਾਉਂਦੇ ਰਹੇ ਫਿਰ ਕੀ ਹੋਇਆ ਖੁਦ ਨੂੰ ਜਦੋਂ ਸਮਝ ਜਦੋਂ ਉਮਰ ਦੇ ਹਿਸਾਬ ਨਾਲ ਸਮਝ ਆਉਂਦੀ ਸੀ ਖੁਦ ਸੋਚਣਾ ਸ਼ੁਰੂ ਕੀਤਾ। ਕਿ ਨਹੀਂ ਯਾਰ ਇਹ ਬੰਦਿਆ ਨੇ ਸਾਨੂੰ ਨਸ਼ਿਆਂ ਤੇ ਲਾਤਾ ਵਾ ਜਦੋਂ ਸਾਡੇ ਕੋਲ ਪੈਸੇ ਹੁੰਦਿਆਂ ਓਦੋਂ ਸਾਡੇ ਨਾਲ ਹੁੰਦਿਆਂ ਜਦੋਂ ਪੈਸੇ ਚੱਲ ਜਾਂਦਿਆ ਓਦੋਂ ਸਾਡਾ ਸਾਥ ਛੱਡ ਜਾਂਦਿਆ। ਇਹ ਕਾਦੇ ਯਾਰ ਦੋਸਤ ਹੋਏ। ਇਹ ਗੱਲਾਂ ਸਾਨੂੰ ਮਹਿਸੂਸ ਹੋਣੀਆਂ ਬਾਈ ਤੇਈ ਸਾਲ ਦੀ ਉਮਰ ਚ ਮੈਨੂੰ ਸ਼ੁਰੂ ਹੋ ਗਈਆਂ। ਜਦੋਂ ਇਹ ਗੱਲਾਂ ਸ਼ੁਰੂ ਹੋਈਆਂ ਚੰਗਾ ਦੋਸਤ ਲੱਭਣ ਲਈ ਵੀ ਮਿਹਨਤ ਕਰਨੀ ਪੈਂਦੀ ਹੈ। ਮੈਨੂੰ ਨਾ ਇੱਕ ਬ ਇੱਕ ਮੇਰਾ ਭਲਾ ਸੋਚਦਾ ਹੁੰਦਾ ਸੀ ਇੱਕ ਮੇਰਾ ਰਿਸ਼ਤੇਦਾਰ ਵੀ ਮੇਰਾ ਬੜਾ ਭਲਾ ਸੋਚਦਾ ਸੀ ਕਿ ਇਹਦੀ ਜ਼ਿੰਦਗੀ ਬਦਲ ਜੇ ਜ਼ਿੰਦਗੀ ਸੁਧਰ ਜੇ ਇਹਦੀ। ਓਹਨੇ ਮੈਨੂੰ ਇੱਕ ਅਧਿਆਤਮਿਕ ਜਗ੍ਹਾ ਖੜ੍ਹਿਆ। ਉੱਥੇ ਉਨ੍ਹਾਂ ਨੇ ਭਾਸ਼ਣ ਦਿੱਤਾ ਉਹ ਮੈਂ ਭਾਸ਼ਣ ਸੁਣਿਆ ਉਹ ਮੈਨੂੰ ਬੜਾ, ਮੇਰੇ ਦਿਲ ਨੂੰ ਵੱਜਿਆ ਭਾਸ਼ਣ ਉਹ, ਦਿਲ ਨੂੰ ਛੂ ਗਿਆ। ਯਾਰੀ ਦੋਸਤੀ ਤੇ ਹੀ ਉਹ ਭਾਸ਼ਣ ਹੈ ਤੇ ਮੈਂ ਚੰਗੇ ਯਾਰ ਦੋਸਤ ਉੱਥੇ ਮੈਨੂੰ ਮਿਲਿਆ। ਉਹਨਾਂ ਨੇ ਮੈਨੂੰ ਕੁਝ ਅਧਿਆਤਮਿਕ ਗੱਲਾਂ ਸਿਖਾਈਆਂ ਸਭ ਤੋਂ ਵੱਡੀ ਗੱਲ ਉਹਨਾਂ ਨੇ ਮੈਨੂੰ ਸਿਖਾਈ ਕਿ ਇੱਕ ਮੈਨੂੰ line ਪੜ੍ਹਾਈ ਅਧਿਆਤਮਿਕਤਾ ਦੇ ਵਿੱਚੋਂ

ਕਿ ਮੈਂ ਮਾੜੀ ਸੰਗਤ ਚ ਰਿਹਾ ਤੇ ਮਾੜਾ ਬੰਦਾ ਬਣ ਗਿਆ। ਨੁਕਸਾਨ ਹੋਇਆ ਏਨਾ ਮੈਂ, ਪੈਸਿਆਂ ਦਾ ਨੁਕਸਾਨ ਕੀਤਾ ਤੇ ਫੇਰ ਮੈਂ ਓਹਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਤੇ ਉਹ ਬੰਦੇ ਨਾ ਮੈਨੂੰ ਜਿਹੜੇ ਚੰਗੇ ਦੋਸਤ ਮੈਨੂੰ ਮਿਲੇ, ਕੁਝ ਸੱਤ ਅੱਠ ਸਾਲ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਕਹਿਣਾ ਕਿ ਯਾਰ ਦੋਸਤ ਤੇਰਾ ਹਮੇਸ਼ਾ ਫਾਇਦਾ ਹੀ ਚੁੱਕਿਆ ਵਾ। ਤੈਨੂੰ ਗ਼ਲਤ ਬੰਨ੍ਹੇ ਲਾਇਆ ਪਰ ਫੇਰ ਵੀ ਕੀਤੇ ਨਾ ਕੀਤੇ ਮੇਰੇ ਦਿਮਾਗ ਚ ਆਉਂਦਾ ਸੀ ਉਨ੍ਹਾਂ ਵੱਲ ਖਿਚਾਓ ਜਾਂਦਾ ਸੀ ਮੇਰਾ। ਕੀਤੇ ਨਾ ਕੀਤੇ ਮੈਨੂੰ ਟੱਕਰ ਦੇ ਸੀ। ਤੇ ਪਰ ਜਿਹੜੇ ਮੇਰੇ ਦੋ ਤਿੰਨ ਸੱਚੇ ਦੋਸਤ ਬਣੇ ਉਹ ਮੈਨੂੰ ਸਮਝਾਉਂਦੇ ਸੀ ਕਿ ਨਹੀਂ ਤੂੰ ਉਨ੍ਹਾਂ ਨਾਲ ਨਾ ਰਹਿ ਫੇਰ ਤੂੰ ਗਲਤ ਕੰਮਾਂ ਚ ਪੈ ਜਾਣਾ ਤੇ ਮੈਨੂੰ ਉਨ੍ਹਾਂ ਦੀ ਸੱਚੇ ਦੋਸਤਾਂ ਦੀ ਗੱਲ ਥੋੜੀ ਬੂਰੀ ਲੱਗਦੀ ਸੀ ਪਰ ਜਦੋਂ ਮੈਂ ਥੋੜਾ ਸੋਚਦਾ ਸੀ ਫੇਰ ਮੈਨੂੰ ਸਮਝ ਆਉਂਦੀ ਸੀ ਕਿ ਨਹੀਂ ਜਦੋਂ ਮੈਂ ਜ਼ਿੰਦਗੀ ਨੂੰ ਪਿੱਛੇ ਸੱਤ ਅੱਠ ਸਾਲ ਦੀ ਜ਼ਿੰਦਗੀ ਸੋਚਦਾ ਸੀ, ਉਹ ਨੁਕਸਾਨ ਸੋਚਦਾ ਸੀ ਫਿਰ ਮੈਨੂੰ ਫ਼ਰਕ ਪਤਾ ਲਗਿਆ ਕਿ ਨਹੀਂ ਸੱਚੇ ਦੋਸਤ ਇਹੋ ਹੀ ਹੈ ਜੋ ਗ਼ਲਤੀ ਤੋਂ ਰੋਕਦੇ ਆ । ਇਥੋਂ ਤੱਕ ਕਿ ਮੇਰੇ ਘਰ ਵੀ ਦੱਸ ਦਿੰਦੇ ਰਹੇ ਮੇਰੇ ਸੱਚੇ ਦੋਸਤ ਕਿ ਇਹਨੇ ਆ ਗਲਤੀ ਕੀਤੀ ਹੈ। ਤੇ ਮੈਨੂੰ ਲਗਦਾ ਸੀ ਕਿ ਤੁਸੀਂ ਮੇਰੀਆਂ ਚੁਗਲੀਆਂ ਲਾਉਂਦੇ ਹੋ। ਫੇਰ ਮੈਂ ਸੋਚਦਾ ਸੀ ਮੇਰੇ ਭਲੇ ਬਾਰੇ ਹੀ ਕਹਿੰਦਿਆਂ। ਦੋ ਤਿੰਨ ਸਾਲ ਮੈਂ ਉਨ੍ਹਾਂ ਨਾਲ ਰਿਹਾ, ਸੱਚੇ ਦੋਸਤਾਂ ਨਾਲ ਜੋ ਮੇਰੇ ਚੰਗੇ ਅਹ ਦੋਸਤ ਸੀ। ਉਨ੍ਹਾਂ ਨੇ ਮੇਰੇ ਚ ਬੜਾ ਉਨ੍ਹਾਂ ਨਾਲ ਰਹਿਣ ਨਾਲ ਮੇਰੇ ਚ ਬਹੁਤ ਸੁਧਾਰ ਆਇਆ। ਸੁਧਾਰ ਆਉਣ ਦੇ ਕਰਕੇ ਮੈਂ ਨਾ ਉਨ੍ਹਾਂ ਚ ਰਹਿਣਾ ਸ਼ੁਰੂ ਕਰਤਾ ਜਿਹੜੇ ਚੰਗੇ ਦੋਸਤ ਸੀ। ਉਹ ਫੇਰ ਮੈਨੂੰ ਇੱਕ ਗੱਲ ਓਹਨੇ ਸਮਝਾਈ ਇੱਕ ਨੇ ਕਹਿੰਦਾ ਸੌ ਬੂਰੇ ਦੋਸਤਾਂ ਨਾਲੋਂ ਇੱਕ ਚੰਗਾ ਦੋਸਤ ਸਹੀ ਹੁੰਦਾ। ਇੱਕ ਚੰਗਾ ਦੋਸਤ ਬਣਾਲਾ ਉਹ ਤੇਰੇ ਲਈ ਬੜੀ ਵੱਡੀ ਗੱਲ ਆ ਸੌ ਬੂਰੇ ਦੋਸਤਾਂ ਨਾਲੋਂ। ਉਹ ਗੱਲ ਮੇਰੇ ਦਿਲ ਨੂੰ ਲੱਗ ਗਈ। ਫਿਰ ਮੈਂ, ਓਹੀ ਅਧਿਆਤਮਿਕ ਜਗ੍ਹਾ ਜਾਣ ਡਿਆ ਪਿਆ, ਚੰਗੀਆਂ ਗੱਲਾਂ ਸਿੱਖਣ ਡਿਆ ਪਿਆ। ਸੰਗਤੀ ਬਾਰੇ ਮੈਂ ਪੜ੍ਹਨਾ ਸ਼ੁਰੂ ਕਰਤਾ। ਹੌਲੀ ਹੌਲੀ ਮੇਰੀ ਛੱਬੀ ਸਤਾਈ ਸਾਲ ਉਮਰ ਹੋਈ ਫੇਰ ਮੈਨੂੰ ਹੋਰ ਥੋੜਾ ਦਿਮਾਗ ਮੇਰਾ ਖੁੱਲ ਗਿਆ ਹੋਰ ਮੈਨੂੰ ਸਮਝ ਆਉਣੀ ਸ਼ੁਰੂ ਹੋ ਗਈ ਯਾਰੀ ਦੋਸਤੀ ਬਾਰੇ ਫਿਰ ਮੈਂ ਇੱਕ ਗੱਲ ਸਿੱਖੀ ਕਿ ਸੰਗਤੀ ਦਾ ਸਾਡੀ ਜ਼ਿੰਦਗੀ ਨਾਲ ਬੜਾ ਵੱਡਾ role ਆ ਤੇ ਯਾਰੀ ਦੋਸਤੀ ਹਰ ਇਨਸਾਨ ਨੂੰ ਪਸੰਦ ਆ ਯਾਰ ਦੋਸਤ ਜ਼ਿੰਦਗੀ ਚ ਮੈਨੂੰ ਸਮਝ ਆਈ ਕਿ ਹੋਣੇ ਵੀ ਬਹੁਤ ਜ਼ਰੂਰੀ ਹੈ। ਪਰ ਯਾਰਾਂ ਦੋਸਤਾਂ ਦੀ ਚੋਣ ਕਰਨੀ ਸਹੀ ਯਾਰਾਂ ਦੀ ਚੋਣ ਕਰਨੀ ਛੱਬੀ ਸਤਾਈ ਸਾਲ ਦੀ ਉਮਰ ਚ ਪਤਾ ਲੱਗਾ ਫਿਰ ਸਹੀ ਬੰਦਾ ਕਿਹੜਾ ਵਾ ਤੇ ਗਲਤ ਬੰਦਾ ਕਿਹੜਾ ਵਾ ਸਹੀ ਦੋਸਤ ਕਿਹੜਾ ਵਾ ਸਹੀ ਯਾਰ ਕਿਹੜਾ ਤੇ ਗਲਤ ਕਿਹੜਾ। ਤੇਤੀ ਸਾਲ ਹੁਣ ਮੇਰੀ ਉਮਰ ਹੋ ਗਈ ਆ ਤੇ ਤੇਤੀ ਸਾਲ ਦੀ ਉਮਰ ਚ ਮੈਨੂੰ ਇਹ confirm ਹੋ ਗਿਆ ਕਿ ਸਹੀ ਯਾਰ ਦੋਸਤ ਨੂੰ ਪਛਾਨਣਾ ਇੱਕ ਗਲਤ ਨੂੰ ਪਛਾਨਣਾ ਏਨੀ ਮੁਹਾਰਤ ਹਾਸਿਲ ਹੋ ਗਈ ਹੈ। ਇੱਕ ਮਿੰਟ ਚ ਪਛਾਣ ਲਈਦੇ ਕਿ ਸਹੀ ਯਾਰ ਕਿਹੜਾ ਵਾ ਤੇ ਗਲਤ ਯਾਰ ਕਿਹੜਾ, ਕਿਹੜਾ ਸਾਨੂੰ ਗ਼ਲਤ ਬੰਨ੍ਹੇ ਲਾਉਣਾ ਚੁਹੰਦੇ, ਕਿਹੜਾ ਸਾਨੂੰ ਸਹੀ ਬੰਨ੍ਹੇ ਲਾਉਣਾ ਚੁਹੰਦੇ ਤੇ ਹੁਣ ਮੈਂ ਦੂਜਿਆਂ ਦੀ ਮਦਦ ਕਰਦਾ ਹਾਂ, ਇੱਕ ਚੰਗਾ ਦੋਸਤ ਬਣ ਕੇ। ਕਿਸੇ ਦਾ ਮੈਂ ਚੰਗਾ ਦੋਸਤ ਬਣ ਨਾਲ ਤੇ ਓਹਨੂੰ ਵੀ ਮੈਂ guide ਗਲ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਤੂੰ ਚੰਗੀ ਸੰਗਤੀ ਕਰ ਤੂੰ ਮੈਂ ਵੀ ਪਹਿਲਾਂ ਇਹੋ ਰਸਤੇ ਤੇ ਸੀ। ਮੈਨੂੰ ਵੀ ਕਿਸੇ ਨੇ

ਚੰਗੀ ਯਾਰੀ ਦੋਸਤੀ ਦਾ ਮੇਰੀ ਜ਼ਿੰਦਗੀ ਦਾ ਬੜਾ ਤੁਜਰਬਾ ਰਿਹਾ ਵਾ। ਤੇ ਯਾਰੀ ਦੋਸਤੀ ਬਾਰੇ ਮੈਂ ਇਸ ਲਈ ਖੁੱਲ ਕ ਬੋਲ ਰਿਹਾ ਵਾ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਰਿਹਾ ਅਸਲੀਅਤ ਦੇਖੀ ਆ। ਹੱਡਬੀਤੀ ਦੇਖੀ ਆ। ਕਿ ਜੋ ਖੁੱਦ ਇਨਸਾਨ ਦੀ ਜ਼ਿੰਦਗੀ ਨਾਲ ਬੀਤਦਾ ਵਾ ਤੇ ਓਹਦਾ ਤੱਤ ਕਢਿਆ ਕਿ ਵਾਕਿਆ ਹੀ ਮਾੜੀ ਸੰਗਤ ਦਾ ਬੰਦੇ ਦੀ ਜ਼ਿੰਦਗੀ ਤੇ ਬੜਾ ਬੁ ਬੜਾ ਬੁ ਬੂਰਾ ਅਸਰ ਪੈਂਦਾ। ਤੇ ਇੱਕ ਮੇਰੀ ਬੜੀ ਗਲਤਫਹਿਮੀ ਹੁੰਦੀ ਸੀ ਕਿ, ਮੈਂ ਇਨ੍ਹਾਂ ਵਿੱਚ ਰਹਿ ਕੇ ਮਾੜੇ ਬੰਦਿਆ ਚ ਨਸ਼ਾ ਨੀ ਕਰ ਸਕਦਾ ਮੈਂ ਘਰਦਿਆ ਨੂੰ ਵੀ ਕਹਿੰਦਾ ਸੀ। ਮੈਂ ਘਰ ਦਿਆ ਨੂੰ ਕਹਿੰਦਾ ਸੀ ਕਿ ਮੈਂ ਕਿਹੜਾ ਨਸ਼ਾ ਕਰਦਾ ਉਨ੍ਹਾਂ ਚ ਰਹਿ ਕੇ ਪਰ ਉਹ ਗੱਲ ਜਿਹੜੀ ਮੈਂ ਇਤਿਹਾਸ ਵਿੱਚ ਪੜ੍ਹੀ ਸੀ ਉਹ ਸੱਚੀ ਹੋ ਗਈ ਸੀ ਕਿ ਮਹੀਨਾ ਨੀ ਕੀਤਾ ਹੋਣਾ ਦੋ ਮਹੀਨੇ ਲੰਘੇ ਤੀਜੇ ਮਹੀਨੇ ਨਸ਼ਾ ਸ਼ੁਰੂ ਕਰਤਾ ਓਦੋਂ ਇੱਕ ਗੱਲ ਮੈਨੂੰ clue ਸਾਫ਼ ਹੋ ਗਈ ਕਿ ਸੰਗਤੀ ਦਾ ਇਨਸਾਨ ਦੀ ਜ਼ਿੰਦਗੀ ਤੇ ਬੜਾ ਚੰਗਾ ਅਸਰ ਵੀ ਪੈਂਦਾ ਵਾ ਤੇ ਮਾੜਾ ਅਸਰ ਵੀ ਪੈਂਦਾ ਵਾ ਤੇ ਸੰਗਤੀ ਇਨਸਾਨ ਦੀ ਜ਼ਰੂਰੀ ਵੀ ਹੈ। ਤੇ ਉਹ ਸਾਡੇ ਤੇ ਮੇਰੇ ਤੇ depend ਆ ਕਿ ਮੈਂ ਕਿੱਦਾਂ ਦੀ ਸੰਗਤ ਚ ਹੁੰਦਾ।

ਅੱਜ ਉਹ ਗੱਲਾਂ ਸੋਚ ਸੋਚ ਕੇ ਕਿਸੇ time ਪਛਤਾਵਾ ਵੀ ਹੁੰਦਾ ਵਾ ਹੈਰਾਨਗੀ ਵੀ ਹੁੰਦੀਆਂ ਕਿ ਸ਼ਾਇਦ ਪਹਿਲਾਂ ਹੀ ਘਰਦਿਆਂ ਦੀ ਗੱਲ ਸੁਣੀ ਹੁੰਦੀ ਤੇ ਯਾਰ ਗੱਲਾਂ ਚ ਨਾ ਪੈਂਦੇ ਏਨਾ ਨੁਕਸਾਨ ਨਾ ਕਰਦੇ। ਪਰ ਫੇਰ ਵੀ ਉਹ ਮੇਰੇ ਚੰਗੇ ਯਾਰ ਦੋਸਤ ਨੇ ਮੈਨੂੰ ਇਹ ਗੱਲ ਸਮਝਾਈ, ਕਿ ਪਿਛਲੇ ਸਮੇਂ ਨੂੰ ਯਾਦ ਕਰੇਂਗਾ ਤਾਂ ਅੱਗੇ ਨੀ ਤੂੰ ਵੱਧ ਪਾਏਂਗਾ। ਜੋ ਪਿੱਛੇ ਹੋ ਗਿਆ ਹੋ ਗਿਆ ਹੁਣ ਅੱਗੇ ਦੀ ਸੋਚ। ਅੱਗੇ ਤੂੰ ਹੁਣ ਆਪਣਾ ਵਧੀਆ career ਵਧੀਆ ਜ਼ਿੰਦਗੀ ਅੱਗੇ ਤੂੰ ਕਿੱਦਾਂ ਕਢਣੀਆਂ ਤੂੰ ਆਪਣੀ ਅੱਗੇ ਦਾ ਤੂੰ ਆਪਣਾ ਸੋਚ। ਆਪਣੇ ਬਾਲ ਬੱਚਿਆਂ ਦਾ ਸੋਚ ਤੇ ਯਾਰੀ ਦੋਸਤੀ ਦਾ ਬੜਾ ਜ਼ਿੰਦਗੀ ਤੇ ਪ੍ਰਭਾਵ ਪੈਂਦਾ ਵਾ। ਤੇ ਯਾਰੀ ਦੋਸਤੀ ਜਿਹੜੀ ਆ ਉਹ ਬੜੀ ਸੋਚ ਸਮਝ ਕੇ ਬੰਦੇ ਨੂੰ ਕਰਨੀ ਚਾਹੀਦੀ ਹੈ ਤੇ ਮੈਂ ਚੁਹੰਦਾ ਹਾਂ ਕਿ ਮੈਂ ਹੁਣ ਹੋਰਨਾਂ ਦੀ ਵੀ ਮਦਦ ਕਰਾਂ ਚੰਗੀ ਯਾਰੀ ਦੋਸਤੀ ਲੱਭਣ ਚ ਤੇ ਇਸ ਤੋਂ ਵੱਧ ਮੈਂ ਦੇਖਿਆ ਕਿ ਮਾੜੇ ਯਾਰਾਂ ਨੇ ਲੁੱਟਿਆ ਹੀ ਆ ਤੇ ਚੰਗੇ ਯਾਰਾਂ ਨੇ ਸਾਥ ਹੀ ਦਿੱਤਾ ਵਾ ਤੇ ਯਾਰੀ ਦੋਸਤੀ ਮੈਂ ਇਹੋ ਹੀ ਹੁਣ ਇੱਕ ਟੀੱਚਾ ਰੱਖਿਆ ਵਾ, ਕਿ ਦੂਸਰਿਆਂ ਦੀ ਵੀ ਚੰਗੀ ਸੰਗਤੀ ਲੱਭਣ ਚ help ਕਰਨੀ ਆ ਤੇ ਇੱਕ ਚੰਗਾ ਯਾਰ ਦੋਸਤ ਖੁੱਦ ਨੂੰ ਵੀ ਸਾਬਿਤ ਸਾਬਿਤ ਕਰਨਾ ਵਾ ਆਪਣੇ ਆਪ ਨੂੰ ਤੇ ਇਹ ਮੇਰਾ ਤੁਜਰਬਾ ਸੀ ਜ਼ਿੰਦਗੀ ਦਾ ਯਾਰੀ ਦੋਸਤੀ ਦਾ।

ਹਾਂਜੀ ਹਾਂਜੀ ਹੋਰ ਸੁਣਾਓ ਕੀ ਹਾਲ ਆ? ਹਾਂ ਬਸ ਵਧੀਆ ਤੁਸੀਂ ਦੱਸੋ?

ਕੁੱਛ ਨੀ ਵੇਹਲੇ ਬੈਠੇ ਕੰਮ ਕਾਰ ਕਰ ਕੇ।

ਹਮ ਤੁਸੀਂ ਦੱਸੋ ਹੋਰ?

ਹਾਂ ਰੋਟੀ ਰਾਟੀ ਖਾਲੀ ਆ ਤੁਸੀਂ ਖਾਲੀ ਆ? ਨਹੀਂ ਮੈਂ ਤਾਂ ਹਜੇ ਖਾਣੀ ਆ ਸਵੇਰੇ ਉਠਿਆ late ਹੀ। ਅੱਛਾ ਅੱਛਾ late ਉਠਿਆ ਸੀ। ਇੱਕ ਵੱਜ ਕੇ ਪੰਦਰਾਂ ਵੀਹ minute ਤੇ ਉਠਿਆ ਸੀ ਫਿਰ ਉੱਠ ਕੇ brush ਬਰੁਸ਼ ਕੀਤਾ।

ਠੀਕ ਆ, ਚੱਲ ਕੋਈ ਨੀ, ਸਵੇਰੇ ਸਵੇਰੇ ਜੀ ਵੀ ਨਹੀਂ ਕਰਦਾ ਰੋਟੀ ਖਾਣ ਨੂੰ। ਹਾਂਜੀ ਹਾਂਜੀ ਵੈਸੇ ਮੈਂ ਸਵੇਰ ਨੂੰ ਨਾ ਘਟ ਹੀ ਖਾਣਾ ਵਾ।

ਦੇਣਾ ਕੰਮ ਤੇ ਓਦਣ ਮੈਂ late ਉੱਠਦਾ ਆ। ਹਮ ਆਹੋ। ਉਠਕੇ brush ਬਰੂਸ਼ ਕਰ ਕੇ ਨਾਂਹ ਧੋ ਕੇ ਕਾੱਫੀ ਪੀਇਦੀ ਆ ਚਾਹ ਮੈਂ ਪੀਂਦਾ ਨਹੀਂ ਕਾਫੀ ਪੀਇਦੀ ਆ cup ਇੱਕ।

Late ਹੀ ਰੋਟੀ ਖਾਇਦੀ। ਆਹੋ ਮੈਂ ਕਹਿਣ ਡੇਆ ਸੀ ਮੈਂ late ਹੀ ਰੋਟੀ ਖਾਇਦੀ ਆ। ਠੀਕ ਆ ਠੀਕ ਆ ਆਹੋ ਸਵੇਰੇ ਸਵੇਰੇ ਦਿਲ ਕਰਦਾ ਸਵੇਰੇ ਸਵੇਰੇ ਚਾਹ ਕਾਫੀ ਲੈ ਲਈਏ ਤੇ, ਹਾਂਜੀ ਹਾਂਜੀ ਹਮ

ਰਖਲਿਆ ਤੁਹਾਨੂੰ ਕੀ ਕਰਨ ਡੇ ਜੇ? ਕੁੱਛ ਨਹੀਂ ਕਰਨਾ ਕੀ ਆ, ਮਸ਼ੀਨ ਲੱਗੇ ਲਾਉਣ। ਅੱਛਾ ਅੱਛਾ।

ਠੀਕ ਆ ਹਮ ਮੈਂ ਕਿਹਾ ਸਾਹ ਹੀ ਬੜਾ ਚੜ੍ਹਿਆ ਪਤਾ ਨੀ ਕੀ ਕਰਨ ਡੇ? ਉਹ ਛੱਤ ਉੱਪਰ ਆਈ ਸੀ ਨਾ। ਅੱਛਾ ਅੱਛਾ ਅੱਛਾ ਠੀਕ ਆ ਹਮ ਤੈਨੂੰ ਪਤਾ ਹੁਣ ਭਰਾਵਾ ਸ਼ਰੀਰ ਹੁਣ ਮਾੜਾ ਹੋ ਗਿਆ ਬੁੱਢੇ ਬੰਦੇ ਹੋਗਏ ਆ। ਠੀਕ ਆ, ਹਜੇ ਤੁਹੀ ਬੁੱਢੇ ਕਿਥੇ ਹੋਗੇ? ਹੋਰ, ਬੁੱਢੇ ਬੰਦੇ .

ਹਜੇ ਮੈਂ ਕਿਹਾ ਨਿਆਣੇ ਵਿਆਹੁਨੇ ਆ ਏਨੀ ਛੇਤੀ ਬੁੱਢੇ ਹੋਗੇ? ਕੋਈ ਨੀ ਨਿਆਣੇ ਬੁਢਿਆਂ ਬੁਢਿਆਂ ਦੇ ਵੀ ਛੇਤੀ ਵਿਆਹੇ ਜਾਂਦੇ ਆ।

ਕੀਤਾ ਕੁਝ ਕਿਸੇ ਨਿਆਣੇ ਦਾ ਵਿਆਹ ਕ ਨਹੀਂ ਹਜੇ, ਕ ਹਜੇ ਪੜ੍ਹਨ ਪੁੜ੍ਹਨ ਡਏ? ਨਹੀਂ ਹੱਲੇ ਨਹੀਂ ਕਿਸੇ ਦਾ ਵੀ ਕੀਤਾ ਹੁਣ ਕਰਾਂਗੇ ਵੱਡੀ ਦਾ ਕਰਨਾ ਵਾ ਮੈਂ ਕਿਹਾ ਚਲ ਹੁਣ। ਠੀਕ ਆ . ਹਮ .

ਵੱਡੀ ਨੇ ਕਰਲੀ plus two ਕੁੜੀ ਨੇ, ਤੇ ਮੁੰਡਾ ਯਾਰਵੀ ਚ ਵਾ ਤੇ ਨਿੱਕੀ ਕੁੜੀ ਵੀ ਯਾਰਵੀ ਚ ਇੱਕ ਦਸਵੀਂ ਚ। ਠੀਕ ਆ ਠੀਕ।

Course ਵਗੈਰਾ ਵੀ ਕੋਈ ਕਰਵਾਇਆ? ਆਹੋ ਨਹੀਂ ਹੱਲੇ ਤੇ plus two ਕੀਤੀ ਵਾ ਹੁਣ ਕਰਾਵਾਂਗੇ ਕੋਈ। ਹਮ ਠੀਕ ਜੀ। ਹਮ ਤਾਂ ਕਰਕੇ, ਤੈਨੂੰ ਪਤਾ ਵਾ course ਵੀ ਹੁਣ ਕੋਈ ਏਦਾਂ ਹੀ ਕਰਾਉਣਾ ਪੈਣਾ ਮਾੜਾ ਮੋਟਾ ਤੈਨੂੰ ਪਤਾ ਗਰੀਬਾਂ ਘਰਾਂ ਦੀਆਂ ਆਮਦਨ ਕਿੰਨੀ ਕ ਵਾ? ਠੀਕ ਕਾਹਦਾ course ਕਰਨਾ ਹੈ? ਇਹ ਕਹਿੰਦੀ ਆ lab ਦਾ ਕਰਨਾ ਵਾ। ਅੱਛਾ lab ਦਾ ਕਰਨ ਡੀ ਹਮ ਚਲੋ ਵਧੀਆ ਵਧੀਆ ਉਹਵੀ ਕੰਮ ਬਹੁਤ ਵਧੀਆ। ਆਹੋ test ਵਗੈਰਾ ਜਿਹੜੇ ਕਰਦੇ ਆਨਾ?

ਹਮ ਹੋਰ? ਵਧੀਆ ਫਿਰ ਸਿੱਖਿਆ ਹੋਵੇ ਫਿਰ ਹੀ ਫਾਇਦਾ ਵਾ।

ਬਿਲਕੁਲ ਬਿਲਕੁਲ ਇਹ ਤੇ ਗੱਲ ਸਹੀ ਆ। ਹੈਨਾ ਹਮ ਹਮ .

ਹਮ ਪੜ੍ਹਾਉਣ ਲਿਖਾਉਣ ਦਾ ਫਾਇਦਾ . ਓਦਾਂ ਕਿਸੇ ਦੇ ਵੱਲ ਵੇਖਣਾ ਕਿ ਮਤਲਬ ਇਹ ਚੀਜ਼ ਲਿਆ ਕੇ ਦਏਗਾ ਮੈਂ ਬਣਾਵਾਂਗੀ ਜਾਂ ਖਾਵਾਂਗੀ ਜਾਂ ਪਾਵਾਂਗੀ ਹੈਨਾ?

ਹਮ ਓਦਾਂ ਬੰਦਾ ਆਪਣਾ ਖਰਚਾ ਤੇ ਕਰ ਸਕਦਾ ਨਾ ਜਿਦਾਂ ਦਾ ਮਰਜੀ, ਹਮ ਮਹਿੰਗੀ ਚੀਜ਼ ਲੈ ਲੇ ਸਸਤੀ ਲੈ ਲੇ, ਵਧੀਆ ਖਾਏ ਮਾੜਾ ਖਾਏ। ਹਮ ਏਦਾਂ ਬੰਦਾ ਕਹਿ ਤੇ ਸਕਦਾ ਕ ਨਹੀਂ ਯਾਰ ਮੇਰੀ ਕਮਾਈ ਆ ਜੋ ਮੈਂ ਮਰਜੀ ਕਰਾਂ। ਬਿਲਕੁਲ ਬਿਲਕੁਲ ਇਹ ਤੇ ਗੱਲ ਸਹੀ ਆ। ਤੇ ਏਦਾਂ ਜੇ ਹੋਰ ਕੇ ਲਾਵਾਂਗੇ ਤੇ ਓਹਨਾ ਕਹਿਣਾ, ਤੂੰ ਕਮਾਉਣ ਦੀ ਕ ਨਹੀਂ ਪਿੱਛੋਂ . ਆਹੋ ਇਹ ਤੇ ਗੱਲ ਸਹੀ ਆ। ਹੈਨਾ ਏਦਾਂ ਹੀ ਕਰਦੇ ਆ ਜਿਆਦਾ ਤਰ ਤੇ ਲੋਕੀ।

ਠੀਕ ਹੈ ਠੀਕ ਹੈ।

ਜਦੋਂ ਦਾ mummy ਜਦੋ ਦਾ mummy daddy ਏਦਾਂ ਹੋਗੇ ਓਦੋਂ ਦਾ ਨੀ ਦਿਲ ਕਰਦਾ ਜਾਣ ਨੂੰ।

ਆਹੋ ਇਹ ਤੇ ਗੱਲ ਹੈ, ਪੇਕੇ ਵੀ ਓਨਾ ਚਿਰ ਹੀ ਜਿਆਦਾ ਹੁੰਦੇ ਜਿਨ੍ਹਾਂ ਚਿਰ ਮਾਂ ਪਿਓ ਹੈ। ਹਾਂ ਹੁੰਦੇ ਆ ਫਿਰ ਹੋ ਜਾਂਦਾ ਦੇਣ ਲੈਣ ਵਾਲਾ ਕੰਮ। ਹਮ ਹਮ ਬਾਅਦ ਵਿਚ ਘੱਟ ਹੀ ਆਈਦਾ ਜਾਇਦਾ।

ਕਿਉਂਕਿ ਮਾਂ ਪਿਓ ਨਾਲ ਜਿਆਦਾ ਪਿਆਰ ਹੁੰਦਾ ਵਾ। ਆਹੋ ਤੇ ਜਿਦੋਂ ਦੇ ਉਹ ਹੈਨੀ ਓਦੋ ਦਾ ਫਿਰ ਘੱਟ ਵੱਧ ਹੀ ਜਾਈਦਾ ਵਾ, ਭਰਾ ਦਾ operation ਹੋਇਆ ਹੀ ਤੇ ਓਦੋਂ ਗਈ ਹਾਂ ਪਤਾ ਲੈਣ ਦੋ ਤਿੰਨ ਦਿਨ ਜਾਂਦੀ ਰਹੀ ਤੇ ਹੁਣ ਮੈਂ ਆਖਣ ਡੀ ਭੀ ਸੋਹਰੇ ਗਿਆ ਵਾ ਸੋਹਰੇ ਇਹਦੇ ਬੜੇ ਤਗੜੇ ਆ ਨਾ।

ਤੇ ਸੋਹਰੇ ਗਿਆ ਵਾ ਤੇ ਰਹਿਣ ਗਿਆ ਵਾ ਤੇ ਕਹਿੰਦਾ ਸੀ ਬੀ ਮੈਂ ਆ ਜਾਣਾ ਵਾ ਤੇ ਮੈਂ ਕਿਹਾ ਕਿਹਾ ਚੱਲ ਆਂਡਿਆਂ ਦੇ tray ਇੱਕ ਦੇ ਆਵਾਂਗੀ, ਚੱਲ ਜ਼ਖਮ ਜਾਊਗਾ।

ਆਹੋ ਕਾਹਦਾ operation ਹੋਇਆ, ਉਹ ਨਾ ਦੀ ਨਾੜ ਫੁੱਲ ਗਈ ਸੀ ਇਹਦੀ।

ਆਹ ਤੇ ਨਾੜਾਂ ਜੁੜ ਗਈਆਂ ਹੀ ਅੰਦਰ। ਅੱਛਾ ਅੱਛਾ ਇਹ ਮੁਸ਼ਕਲ ਇਹ problem ਬੜੇ ਜਾਣਿਆ ਨੂੰ। ਆਹੋ ਬੜਿਆਂ ਜਾਣਿਆ ਨੂੰ ਆ ਕੇ ਸਹੀ ਗੱਲ ਹੈ।

ਚੱਲੋ ਰੱਬ ਮੇਹਰ ਕਰੇ।

ਆਹੋ ਹੋਰ? ਬਸ ਵਧੀਆ ਮੇਰੇ ਵੀ ਘਰਦੇ ਗਏ ਆ ਵਾਂਡੇ ਮੇਰਾ ਸਗੋਂ ਆਪ ਨਹੀਂ ਦਿਲ ਲਗਦਾ।

ਮੁੰਡਾ ਆ ਛੋੱਟਾ ਜਿਹਾ, ਅੱਠ ਕ ਮਹੀਨੇ ਦਾ ਮੁੰਡਾ ਵਾ।